hello hello ਹਾਂ ਜੀ ਸਤਿ ਸ੍ਰੀ ਅਕਾਲ ਜੀ

ਹਾਂ ਜੀ ਮੈਂ ਵੀ ਠੀਕ ਹਾਂ ਵਧਿਆ ਹੋਰ ਕੀ ਕਰ ਰਹੇ ਕੁਝ ਨਹੀਂ ਬੱਸ free ਬੈਠੇ ਸੀ ਅੱਛਾ ਤੁਸੀਂ ਪਹਿਲਾਂ call ਕੀਤੀ ਸੀ ਨਾਂ ਮੈ ਕਿਹਾ ਸ਼ਾਇਦ ਕੋਈ ਕੰਮ ਹੋਏਗਾ ਮੈਂ ਥੋਡਾ busy ਸੀ call ਚਕ ਨਹੀਂ ਪਾਈ ਕੋਈ ਕੰਮ ਸੀ ਤੁਹਾਨੂੰ ਹਾਂ ਜੀ ਮੈਂ ਨਾ harry potter ਬਾਰੇ ਪੁੱਛਣਾ ਸੀ topic discuss ਕਰਨਾ ਸੀ ਤੇ ਤੁਸੀਂ ਹੁਣੇ free ਹੋ ਹਾਂ ਜੀ ਹਾਂ ਜੀ ਬਿਲਕੁਲ ਦੱਸੋ ਹਾਂਜੀ ਕਿਹੜਾ ਕਰਨਾ ਹੈ

pond ਦੁਆਰਾ ਨਾ ਲਿਖੀ ਇੱਕ ਨਾਟਕ ਹੈ ਜੋ ਕਿ ਇੱਕ ਆਹ Rowling John Seasoning ਤੇ pond ਦੁਆਰਾ ਲਿਖ਼ੀ ਗਈ ਇਕ ਮੂਲ ਕਹਾਣੀ ਤੇ ਅਧਾਰਿਤ ਹੈ ਕਹਾਣੀ harry poter ਤੇ tiffany alexzen ਦੀ ਘਟਨਾਵਾਂ ਉੱਨੀ ਸਾਲ ਬਾਅਦ ਜਿਹੜੀਆਂ ਵਾਦੀਆਂ ਨੇ ਇਹ ਜਿਹੜੀ ਹੁਣ harry potter ਜੋ ਕਿ ਹੁਣ ਜਾਦੂ ਮੰਤਰਾਲੇ ਵਿੱਚ ਜਾਦੂਈ ਕਾਨੂਨ ਲਾਗੂ ਕਰਨ ਦੇ ਵਿਭਾਗ ਦੇ ਮੁਖੀ ਹਨ ਉਹਦਾ ਜਿਹੜਾ ਪੁੱਤਰ ਹੈਂ albert savrage potter ਦਾ ਅਨੁਸਰਨ ਕਰਦਾ ਹੈ ਤੇ ਜੋ ਕਿ hardward school wichcofe ਅਤੇ ਵਿੱਚ ਆਪਣੇ ਪਹਿਲੇ ਸਾਲ ਤੱਕ ਜਾਣ ਵਾਲਾ ਹੈ ਨਾਟਕ ਨੂੰ ਕੀ harry potter ਕਹਾਣੀ ਕਿਆ ਹੈ ਇਸ ਬਾਰੇ ਦੱਸ ਸਕਦੇ ਹੋ ਹਾਂ ਜੀ ਇਸ ਦੀ ਸ਼ੁਰੂਆਤ ਤੋਂ harry potter and the curse curse child ਨੂੰ child ਨੂੰ ਇਸ ਨੂੰ ਜਾਦੂ ਭਰਮ ਅਤੇ ਤੇਰੀ ਜਾਦੂਗਰੀ ਲਈ ਵਿਸ਼ਵ ਵਿਆਪੀ ਆਲੋਚਨਾਤਮਕ ਪ੍ਰਸੰਸਾ ਮਿਲੀ ਤੇ ਮੂਲ best and production ਦਾ premium ਸੱਤ ਜੂਨ ਦੋ ਹਜ਼ਾਰ ਸੋਲਾਂ ਨੂੰ palace theatre ਵਿੱਚ ਹੋਇਆ ਇਸ ਨੇ record ਤੋੜ ਗਿਆਰਾਂ ਨਾਮਜ਼ਦ ਪ੍ਰਾਪਤ ਕੀਤੀਆਂ ਦੋ ਹਜ਼ਾਰ ਸਤਾਰਾਂ laurence olivierea award ਦੇਹ ਵਿਚ best new play ਸਮੇਤ ਇਕ ਹੋਰ record ਤੋੜਨ ਵਾਲੇ ਨੌ ਪੁਰਸਕਾਰ ਜਿੱਤੇ ਤੇ ਇੱਕ browade production ਇੱਕੀ ਅਪ੍ਰੈਲ ਦੋ ਹਜ਼ਾਰ ਅਠਾਰਾਂ ਨੂੰ lyrics theatre ਦੇ ਵਿਚ ਖੋਲ੍ਹਿਆ ਗਿਆ ਓਸ production ਦੇ ਦਸ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਤੇ ਛੇ ਪੁਰਸਕਾਰ ਜਿੱਤੇ ਤੇ ਇਸ ਦੇ ਵਿੱਚ ਦੋ ਹਜ਼ਾਰ ਅਠਾਰਾਂ torny awards ਦੇ ਵਿੱਚ ਸਰਵੋਤਮ ਸਰਵੋਤਮ play ਵੀ ਸ਼ਾਮਿਲ ਹੈ ਤੇ ਮੈਂ ਸੁਣਿਆ ਹੈ ਜਿੱਦਾਂ ਤੇਈ february ਦੋ ਹਜ਼ਾਰ ਉੱਨੀ ਨੂੰ

ਇਰਾਨ ਤੇ ਇਟਲੀ ਦੇ ਵਿਚ ਇਕ ਦੂਜਾ ਅਮਰੀਕੀ ਉਤਪਾਦਨ ਖੋਹਲਿਆ ਗਿਆ ਪਹਿਲਾਂ ਜਿਹੜਾ ਜੋੜਾ ਗੈਰ-ਅੰਗਰੇਜ਼ੀ ਉਤਪਾਦਨ mayer ਵਿਚ ਖੋਲਿਆਂ ਗਿਆ ਸੀ ਤੇ ਪੰਜ september ਦੋ ਹਜ਼ਾਰ ਇੱਕੀ ਦੇ ਵਿਚ ਇਨਾਂ ਨੇ ਅਰ hamburg journem Canadian production ਉੱਨੀ june an wiring Torrento the an weaves theater ਦੇ ਵਿੱਚ ਖੋਹ ਲਿਆ ਗਿਆ ਸੀ ਤੇ ਅੱਠ july ਦੋ ਹਜ਼ਾਰ ਬਾਈ ਨੂੰ ਆਹ ਵਿੱਚ ਵਿਚ ਖੋਲਿਆਂ ਗਿਆ ਸੀ ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿੱਦਣ ਇਹ ਨਾਟਕ ਦੇ ਵਿੱਚ ਅਸਲ ਵਿਚ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਇਹ ਨਾਟਕ ਤਿਆਰ ਕੀਤਾ ਗਿਆ ਜਿਸ ਵਿਚ ਇਕ ਜਿਵੇਂ ਕਿ ਦੁਪਹਿਰ ਅਤੇ ਸ਼ਾਮ ਨੂੰ ਤੇ ਦੋ ਸ਼ਾਮਾਂ ਦੇ ਵਿਚ ਦਿਖਾਇਆ ਗਿਆ ਸੀ june ਦੋ ਹਜ਼ਾਰ ਇੱਕੀ ਦੇ ਵਿਚ ਨਾਟਕ ਨੂੰ november ਦੋ ਹਜ਼ਾਰ ਇੱਕੀ ਵਿਚ ਆਹ brodway ਦੇ ਉੱਤੇ ਭਵਿੱਖੀ ਪ੍ਰਦਰਸ਼ਨਾਂ ਦੇ ਵਿਚ ਇੱਕ single ਤਿੰਨ point ਘੰਟੇ ਦੇ show ਰੂਪ ਦੇ ਵਿਚ ਦੁਬਾਰਾ ਅਮਨ ਦੇ ਵਿੱਚ ਕੀਤਾ ਗਿਆ ਤੇ ਦੋ ਹਜ਼ਾਰ ਬਾਈ ਵਿਚ San Francisco Melbourne Torrento ਅਤੇ tokyo production ਨੇ ਵੀ ਦੋ ਹਜ਼ਾਰ ਤੇਈ ਵਿੱਚ hamburg ਦੇ ਇੱਕ ਭਾਗ ਦੇ ਨਾਟਕ ਨੂੰ ਅਪਣਾਇਆ ਸੀ ਹਾਂ ਜੀ ਤੁਸੀਂ ਸਹੀ ਕਿਹਾ ਤੁਸੀਂ ਮੈਨੂੰ ਪਿਛੋਕੜ ਬਾਰੇ ਦੱਸ ਸਕਦੇ ਹੋ ਕੀ ਇਨ੍ਹਾਂ ਦਾ ਪਿਛੋਕੜ ਹਾਂ ਜੀ ਬਿਲਕੁਲ ਜਿੱਦਾਂ ਕੇ december ਦੋ ਹਜ਼ਾਰ ਤੇਰਾਂ ਦੇ ਵਿੱਚ ਇਹ ਇੱਕ ਖੁਲਾਸਾ ਹੋਇਆ ਸੀ ਕਿ harry potter ਲੜੀ ਦੇ ਆਧਾਰ ਤੇ ਇੱਕ ਨਾਟਕ ਲੱਗ-ਭੱਗ ਇੱਕ ਸਾਲ ਤੋਂ ਵਿਕਾਸ ਦੇ ਵਿੱਚ ਹੀ ਤੇ ਇਸ ਨੂੰ ਦੋ ਹਜ਼ਾਰ ਸੋਲਾਂ ਦੇ ਵਿਚ ਕਿਸੇ ਸਮੇਂ ਤੇ ਇਸ ਦੇ ਲਿਆਉਣ ਦ੍ਰਿਸ਼ਟੀਕੋਣਾਂ ਦੇ ਨਾਲ ਘੋਸ਼ਣਾ ਦੇ ਸਮੇਂ ਲੇਖਕ ਅਜਿਹੇ j k rolline ਦਾ ਖੁਲਾਸਾ ਕੀਤਾ ਕੇ ਨਾਟਕ ਨਾਲ ਕੱਢੇ ਜਾਣ ਵਾਲੇ harry ਦੀ ਸ਼ੁਰੂਆਤੀ film ਸਾਲਾਂ ਦੀ

ਅੱਛਾ ਅੱਛਾ ਤੇ ਮੈਂ ਸੁਣਿਆਂ ਜਿਵੇਂ ਛੱਬੀ june ਦੋ ਹਜ਼ਾਰ ਪੰਦਰਾਂ ਨੂੰ ਇਹ ਖੁਲਾਸਾ ਹੋਇਆ ਸੀ ਜਿਹੜਾ ਇਹ londen ਦੇ palace theater ਵਿਚ ਦੋ ਹਜ਼ਾਰ ਸੋਲਾਂ ਵਿੱਚ moyses ਦੇ ਵਿਚ ਇਸ ਦਾ ਵਿਸ਼ਵ premier ਪ੍ਰਾਪਤ ਕਰੇਗਾ ਤੇ ਇਹ ਘੋਸ਼ਣਾ ਨੇ ਛੱਬੀ june ਉੱਨੀ ਸੌ ਸਤੱਨਵੇ ਨੂੰ ਪ੍ਰਕਾਸ਼ਿਤ ਪਹਿਲੇ harry potter novel harry potter and the philosopher ਦੇ ਪ੍ਰਕਾਸ਼ਿਤ ਤੇ ਅਠਾਰਵੀ ਵਰੇਗੰਢ ਨੂੰ ਮਨਾਈ

ਹਾਂ ਜੀ ਬਿਲਕੁਲ ਤੁਸੀਂ ਸਹੀ ਕਿਹਾ ਅਰ projects ਲਈ ਅਰ ਯੋਜਨਾ ਦੀ ਘੋਸ਼ਣਾ ਅਰ ਕਰਨ ਤੇ rolling ਤੇ ਕਿਹਾ ਗਿਆ ਕੇ ਨਾਟਕ pre work ਵੀ cover ਨਹੀਂ ਹੋਵੇਗਾ ਇੱਕ ਨਵੇ novel ਦੀ ਬਜਾਇ ਇੱਕ ਨਾਟਕ ਦੀ ਚੋਣ ਬਾਰੇ ਸਵਾਲਾਂ ਦੇ ਜਵਾਬ ਦੇ ਵਿਚ rolling ਨੇ ਕਿਹਾ ਕੇ ਉਸ ਨੂੰ ਵਿਸ਼ਵਾਸ ਹੈ ਕਿ ਜਦੋਂ ਦਰਸ਼ਕ ਨਾਟਕ ਨੂੰ ਦੇਖਦੇ ਹਨ ਤਾਂ ਇਸ ਗੱਲ ਨਾਲ ਸਹਿਮਤ ਹੋਣਗੇ ਕੇ ਕਹਾਣੀ ਲਈ ਕੀ ਇਹ ਕੀ ਸਹੀ ਹੈ ਤੇ ਕੀ ਮਾਧਿਅਮ ਹੈ rolling ਨੇ ਦਰਸ਼ਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕੇ ਇਸ ਨਾਟਕ ਦੇ ਵਿੱਚ ਪੂਰੀ ਤਰਾਂ ਇੱਕ ਨਵੀਂ ਕਹਾਣੀ ਹੋਵੇਗੀ ਹੀ ਅਤੇ ਪਹਿਲੇ ਖੋਜੀ ਆਹ ਗਈ ਸਮੱਗਰੀ ਨੂੰ ਦੁਬਾਰਾ ਨਹੀਂ ਜੋੜਿਆ ਜਾਵੇਗਾ ਚੌਬੀ december ਦੋ ਹਜ਼ਾਰ ਪੰਦਰਾਂ ਨੂੰ rolling ਨੇ ਘੋਸ਼ਣਾ ਕੀਤੀ ਕੇ ਨਾਟਕ ਦੋ ਹਿੱਸਿਆਂ ਦੇ ਵਿਚ ਵੰਡਿਆ ਜਾਵੇਗਾ ਭਾਗਾਂ ਨੂੰ ਤਿੰਨ ਓਸੇ ਦਿਨ ਜਾਂ ਲਗਾਤਾਰ ਦੋ ਸ਼ਾਮਲ ਦੇਖਣ ਲਈ ਤਿਆਰ ਵੀ ਕੀਤਾ ਗਿਆ ਅੱਛਾ ਅੱਛਾ ਠੀਕ ਹੈ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਵੇਂ ਕਿ ਮੈਂ ਸੁਣਿਆ ਤੇਈ octuber ਦੋ ਹਜ਼ਾਰ ਪੰਦਰਾਂ ਨੂੰ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਸੀ ਜੋ ਨਾਟਕ ਅੰਤਿਮ harry potter and the dabbely ਨਾਟਕ ਅੰਤਿਮ novel ਹੋਊਗਾ ਅਰ the hijack ਉਸ ਦੀ ਸਮਾਪਤੀ ਉੱਨੀ ਸਾਲ ਬਾਅਦ ਹੋਈ ਸੀ ਤੇ send ਕੀਤੇ ਗਏ ਸਨ ਤੇ july ਦੋ ਹਜ਼ਾਰ london ਦੇ ਜੋੜੇ palace theater ਦੇ ਵਿੱਚ ਖੁੱਲਣਗੇ ਨਾਟਕ ਮੁੱਖ ਤੌਰ ਤੇ harry potter ਜੋ ਕਿ ਹੁਣ ਜਾਦੂ ਹੀ ਕਾਨੂੰਨ ਲਾਗੂ ਕਰਨ ਦਾ ਵਿਭਾਗ ਦੇ ਮੁਖੀ ਹਨ ਉਸ ਦਾ ਛੋਟਾ ਜੋੜਾ ਪੁੱਤਰ albert saveraj potter ਜੋ ਕਿ ਅਰ ਜਾਦੂਈ ਕਾਨੂੰਨ ਲਾਗੂ ਕਰਨ ਦੇ ਵਿਭਾਗ ਦਾ ਮੁਖੀ ਦਾ ਅਨੁਸਰਨ ਕਰਦੇ ਹਨ ਇਸ ਬਾਰੇ ਦੱਸ ਸਕਦੇ ਹਨ ਹਾਂਜੀ ਨਾਟਕ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ਜਿਸ ਨੂੰ ਅਰ ਦੋ act ਹਨ ਜਾਂ ਦੋ act ਕਿਹਾ ਜਾਦਾ ਹੈ ਦੋ act ਕਿਹੜੇ ਕਿਹੜੇ ਨੇ ਹਾਂਜੀ ਕਿਉਂਕਿ sandrick ਦੀ ਮੌਤ ਤੋਂ ਉੱਤੇ harry ਦੇ ਨਾਲ ਅਰ tryhis tournament ਜਿੱਤਣ ਦਾ ਨਤੀਜਾ ਸੀ ਤੇ ਲੜਕੇ ਪਹਿਲੀ tournament ਚੁਣੌਤੀ ਤੇ ਵਾਪਿਸ ਜਾਣ ਲਈ timer ਇਨ੍ਹਾਂ ਦੀ ਵਰਤੋਂ ਕਰਦੇ ਹਨ ਤੇ secrated ਨੂੰ ਤੋੜਨ ਲਈ ਉਸਨੇ ਅਰ ਜਿੱਤ ਦੀ ਰੋਕ ਲਈ ਆਪਣੇ ਆਪ ਨੂੰ ਦੁਰੂਸਤ strong ਵਿਦਿਆਰਥੀ ਦੀ ਉਪਜ ਤੇ ਭੇਸ ਬਣਾਉਂਦੇ ਹਨ ਤੇ ਯੋਜਨਾ ਅਸਫਲ ਹੋ ਜਾਂਦੀ ਹੈ ਤੇ ਭੇਸ ਕਾਰਨ harmonia victor ਅਰ proma ਇੱਕ ਦੂਰਮੱਤਸ਼ਾਹ ਕਾਮ ਵਿਦਿਆਰਥੀ ਉਤੇ ਸ਼ੱਕੀ ਵੜ ਜਾਂਦਾ ਹੈ ਤੇ ਏਸੇ ਨਤੀਜੇ ਵਜੋਂ ਇਸ ਦੀ ਬਜਾਏ roman ਦੇ ਨਾਲ euyalball ਵੀ ਜਾਂਦੀ ਹੈ ਤੇ ਨਤੀਜੇ ਵਜੋਂ roman ਨੇ ਕਦੀ ਵੀ harymuni ਨਾਲ ਆਪਣੇ ਰਿਸ਼ਤੇ ਦੀ ਬੁਨਿਆਦੀ ਨਹੀਂ ਕੀਤਾ ਤੇ ਦੋਵੇਂ ਵਿਆਹ ਨਹੀਂ ਕਰਦੇ ਇਸ ਦੀ ਬਜਾਏ roman ਨੂੰ ਅਰ ਪਟਾਈ ਨਾਲ ਪਿਆਰ ਹੋ ਜਾਂਦਾ ਹੈ ਤੇ harymuni howard ਵਿਖੇ ਨਿਰਾਸ਼ professor ਬਣ ਜਾਂਦੀ ਹੈ ਤੇ album ਹੁਣ ਦੇ ਵਿਚ ਪ੍ਰਸਤੁਤ ਹੈ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਵੇਂ marry ਨੇ ਜਿਵੇਂ woldmort ਬਾਰੇ ਜਿਵੇਂ ਭੈੜੇ ਸੁਪਨੇ ਦੇਖੇ ਸੀ ਅਰ sandories banny hurry ਨੂੰ ਦੱਸਦੀ ਏ ਕੀ ਜੋ albert ਦੇ ਆਲੇ-ਦੁਆਲੇ ਘੜਾ ਬੱਦਲ ਹੈਂ ਕਿਉਂਕਿ ਏਹਦੇ ਅਰ ਇਹ ਮਨ ਹੈ ਇਹ ਕੀ ਜੋ ਅਰ albert ਲਈ ਖ਼ਤਰਾ ਹੈ ਜੋ ਕਿ harry ਨੇ headmistress ਡਰਦੇ ਨਕਸ਼ੇ ਦੀ ਵਰਤੋਂ ਕੀਤੀ ਗਈ ਹੈ ਤੇ ਨਜ਼ਰ ਰੱਖਣ ਦੀ ਮਜਬੂਰ ਕਰਨ ਦੀ ਕੋਸ਼ਿਸ਼ ਕਰ ਕੇ oblords ਨੂੰ ਮੁੰਡਿਆਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਹੀ ਗਈ ਹੈ ਇਸ ਦੇ ਬਾਰੇ ਦੱਸ ਸਕਦੇ ਹੋ

ਹਾਂ ਜੀ ਤੇ alves alves ਅਤੇ scorpies ਦੀ ਦੋਸਤੀ ਨਸ਼ਟ ਹੋ ਜਾਂਦੀ ਹੈ ਪਰ alves ਦੇ ਦੁਆਰਾ alvas ਦੇ ਵੱਡੇ ਭਰਾ james series serious ਤੋਂ harry ਦਾ ਪੁਰਾਣਾ hunting ਕੱਪੜਾ ਚੋਰੀ ਕਰਨ ਤੋਂ ਬਾਅਦ ਦੋਵਾਂ ਦੀ ਸੁਲਾਹ ਹੋ ਜਾਂਦੀ ਹੈ ਤੇ draco ਅਤੇ ginny ਨਾਲ ਗੱਲ ਬਾਤ ਤੋਂ ਬਾਅਦ harry ਹੌਸਲਾ ਦਿੰਦਾ ਹੈ ਤੇ ਇਸ ਦੇ ਦੌਰਾਨ albert ਅਤੇ scorpies ਅਰ ਦੇ ਅਰ tries resard tournament ਦੇ ਦੂਜੇ task ਤੋਂ ਦੌਰਾਨ ਉਸਨੂੰ ਅਪਮਾਨਿਤ ਕਰਕੇ ਇਸ ਵਾਰ haygrid ਨੂੰ ਬਚਾਉਣ ਲਈ timer turner ਦੀ ਵਰਤੋ ਕਰਨ ਦੀ ਹਰ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ scropies ਵਰਤਮਾਨ ਸਮੇਂ ਵਿੱਚ ਵਾਪਿਸ ਆਉਂ ਦਾ ਹੈ ਤੇ alba alvas ਉਸ ਦੇ ਨਾਲ ਨਹੀਂ ਹੁੰਦਾ ਤੇ drosies ambrieses ਦੱਸਦਾ ਹੈ ਇਹ ਕੀ harry ਮਰ ਗਿਆ ਹੈ ਅਤੇ woldmoses ਜਾਦੂ ਗਰੀ ਦੀ ਦੁਨੀਆਂ ਦਾ ਰਾਜ਼ ਕਰਦਾ ਹੈ ਤੇ ਇਹਦੇ act ਦੀ ਮੈਂ ਸੁਣਿਆ ਹੈ ਜਿਹੜੀ ਸ਼ੁਰੂਆਤ ਹੋਈ ਸੀ ਦ੍ਰਿਸ਼ਟ ਦੋ ਹਜ਼ਾਰ ਸਨ ਦੇ ਵਿਚ death ਓਹੋ ਹੀ ਸੀ ਨਾਂ ਹਾਂ ਜੀ ਹਾਂ ਜੀ harry ਤੇ ginny potter ਆਪਣੇ ਛੋਟੇ ਬੇਟੇ alva alvas ਨੂੰ howards ਦੇ ਵਿਚ ਆਪਣਾ ਪਹਿਲਾ ਸਾਲ ਸ਼ੁਰੂ ਕਰਨ ਦੇ ਲਈ ਉੱਥੇ express ਦੇ ਵਿਚ ਭੇਜਦੇ ਹਨ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

ਅਤੇ ਅੱਜ ਜੋ ਇਹਨੇ ਉਚੇ ਸਤਰ ਤੇ ਹੋ ਰਹੀ ਹੈ ਉਸ ਬਾਰੇ ਆਪਾਂ ਵਿਸਤਾਰ ਸਹਿਤ ਗੱਲਬਾਤ ਕਰਾਂਗੇ ਜਾ ਅੱਪਾਂ ਗੱਲ ਕਰੀਏ ਇਨਸਾਨ ਦੀ,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 ਭੋਜਨ ਦੇ ਲਈ ਖਾਣੇ ਦੀ ਜਰੂਰਤ ਅਤੇ ਪੀਣ ਦੇ ਲਈ ਪਾਣੀ ਦੀ ਜਰੂਰਤ ਤਾਂ ਪੈਂਦੀ ਹੀ ਆ ਰਹੀ ਹੈ ਜੇ ਅੱਪਾਂ ਗੱਲ ਕਰੀਏ ਕੀ, ਜਦੋਂ ਇਨਸਾਨ ਧਰਤੀ ਉਪਰ ਆਇਆ ਸੀ ਤਾ ਉਹ ਉਸ ਸਮੇ ਇਨਸਾਨ ਦਰੱਖਤਾਂ ਦੇ ਪੱਤੇ ਫਲ ਆਦਿ ਖਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਸਮਾਂ ਬੀਤਣ ਦੇ ਨਾਲ ਨਾਲ ਉਸ ਨੇ ਬਹੁਤ ਜ਼ਯਾਦਾ ਪਰਿਵਰਤਨ ਕੀਤਾ ਅਤੇ ਭੋਜਨ ਦੀ ਜਰੂਰਤ ਨੂੰ ਪੂਰਾ ਕਰਨ ਦੇ ਲਈ, ਜਾਨਵਰਾਂ ਦਾ ਸ਼ਿਕਾਰ ਕਰਕੇ ਖਾਂਦਾ ਸੀ ਅਤੇ ਬੜੀ ਹੀ ਸੂਝ ਬੂਝ ਨਾਲ ਉਸ ਨੇ ਫਸਲਾਂ ਨੂੰ ਉਗਾਉਣਾ ਸ਼ੁਰੂ ਕੀਤਾ ਅਤੇ ਜਿਸ ਨਾਲ ਉਸਨੂੰ ਭੋਜਨ ਦੀ ਪ੍ਰਾਪਤੀ ਹੋਈ ਕਿ ਤੁਸੀਂ ਇਸ ਵਾਰੇ ਇਹ ਦਸ ਸਕਦੇ ਹੋ ਕਿ ਇਨਸਾਨ ਨੇ ਜਦੋ ਭੋਜਨ ਦੀ ਪ੍ਰਾਪਤੀ ਲਈ, ਫਸਲਾਂ ਦੀ ਪੈਦਾਵਾਰ ਕੀਤੀ ਤਾ ਉਸ ਸਮੇ ਜੋ ਫਸਲਾਂ ਉਗਾਉਂਦਾ ਸੀ ਇਨਸਾਨ ਕਿ ਉਹ ਕੇਵਲ ਆਪਣੇ ਭੋਜਨ ਲਾਇ ਹੀ ਉਗਾਉਂਦਾ ਸੀ ਨਾ ਕਿ ਉਸ ਤੋਂ ਕਿਸੇ ਵੀ ਪ੍ਰਕਾਰ ਦੀ ਉਸਨੂੰ ਆਮਦਨ ਦਾ ਲਾਲਚ ਹੁੰਦਾ ਸੀ

ਇਸ ਵਿਚ ਇਹ ਦਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾ ਜੋ ਧਰਤੀ ਤੇ ਫਸਲ ਹੋਂਦ ਵਿਚ ਆਈ ਹੈ ਉਹ ਹੈ ਚਾਵਲ ਦੀ

ਚਾਵਲ ਦੀ ਖੇਤੀ ਵਿਚ ਇਸ ਤਰ੍ਹਾਂ ਸੀ ਕੀ, ਉਸ ਨੂੰ ਪੈਦਾ ਕਰਨ ਦੇ ਲਈ ਮਨੁੱਖ ਨੂੰ ਜ਼ਯਾਦਾ ਪਾਣੀ ਦੀ ਲੋੜ ਪੈਂਦੀ ਸੀ ਇਸ ਲਈ ਹੀ ਸਾਰੀ ਹੜੱਪਾ ਸਭਏਤਾ ਜੋ ਕੀ ਸਿੰਧੂ ਨਦੀ ਉੱਪਰ ਵਸੀ ਹੋਈ ਸੀ,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 ਸੀ l ਜੇਕਰ ਗੱਲ ਕਰ ਰਹੇ ਹੈ ਖੇਤੀਬਾੜੀ ਦੀ ਤਾਂ ਅੱਜ ਦੇ ਯੁਗ ਵਿਚ ਵੀ ਇਨਸਾਨ, ਜੋ ਫਸਲਾਂ ਪੈਦਾ ਕਰ ਰਿਹਾ ਹੈ ਉਸ ਵਿਚ ਵੀ ਚਾਵਲ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਅਤੇ ਇਸ ਨੂੰ ਭੋਜਨ, ਦੇ ਤਰੀਕੇ ਤੋਂ ਵਰਤਿਆ ਜਾਂਦਾ ਹੈ, ਪਰ ਚਾਵਲ ਨੂੰ ਉਤਪਾਦ ਕਰਨ ਦੇ ਲਈ ਸਾਨੂੰ ਇਸ ਉਪਰ, ਕਈ ਹੋਰ ਵੀ ਚੀਜਾਂ ਦਾ ਖਿਆਲ ਰੱਖਣਾ ਪੈਂਦਾ ਹੈ ਜਿਵੇ ਗੱਲ ਕਰ ਲੈਂਦੇ ਹਾਂ ਮਿੱਟੀ ਦੀ, ਸਭ ਤੋਂ ਪਹਿਲਾਂ ਤਾ ਸਾਨੂੰ, ਵਧੀਆ ਮਿੱਟੀ ਵੇਖਣੀ ਚਾਹੀਦੀ ਹੈ, ਕੀ ਚਾਵਲ ਕਿਸ ਤਰ੍ਹਾਂ ਵੱਧ ਤੋਂ ਵੱਧ ਪੈਦਾਵਾਰ ਲਈ ਜਾ ਸਕੇ ਮਿੱਟੀ ਵਿਚ

ਪੌਸ਼ਟਿਕ ਤੱਤ ਹੁੰਦੇ ਹਨ ਜੋ ਕੀ ਚਾਵਲ ਦੀ ਖੇਤੀ ਨੂੰ ਰੂਰੀ ਲੋੜ ਵਾਸਤੇ ਹੁੰਦੇ ਹਨ ਪੁਰਾਣੇ ਸਮੇ ਵਿਚ ਇੱਕ ਹੋਰ ਜੋ ਫਸਲ ਜ਼ਿਆਦਾਤਰ ਪੈਦਾ ਹੁੰਦੀ ਸੀ ਉਹ ਸੀ ਕਪਾਹ ਦੀ ਖੇਤੀ ਕਪਾਹ ਦੀ ਖੇਤੀ ਤੋਂ ਸਾਨੂੰ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 ਪੈਂਦੀ ਹੀ ਹੈ l ਇਹ ਕਪੜਾ ਸਾਨੂੰ ਸਿਰਫ ਕਪਾਹ ਜਾ ਨਰਮੇ ਦੀ ਫਸਲ ਤੋਂ ਹੀ ਪ੍ਰਾਪਤ ਹੁੰਦਾ ਹੈ ਮੈਂ ਇਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਕੀ ਕਪਾਹ ਦੀ ਖੇਤੀ ਵੀ ਅੱਜ ਦੇ ਸਮੇ ਵਿਚ ਕੀਤੀ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਕਿ ਖੇਤੀਬਾੜੀ ਦਾ ਜੋ ਧੰਧਾ ਹੈ ਉਹ ਕੀਤੇ ਨਾ ਕੀਤੇ ਅੱਜ ਦੇ ਸਮੇ ਵਿਚ ਬਹੁਤ ਹੀ, ਉੱਚੇ ਪੱਧਰ ਤੇ ਹੋਣ ਲੱਗ ਪੀਯਾ ਹੈ ਜਿਵੇ ਕਿ ਆਪਾਂ ਗੱਲ ਕਰੀਏ, ਜੇ ਕਪਾਹ ਦੀ ਖੇਤੀ ਹੈ ਉਸ ਦੀ ਮੰਗ ਬਹੁਤ ਜ਼ਯਾਦਾ ਵੱਧ ਚੁਕੀ ਹੈ ਕਿਉਂਕਿ ਕਪਾਹ ਅਤੇ ਨਰਮੇ ਤੋਂ ਬਣਨ ਵਾਲਿਆਂ ਵਸਤੂਆਂ ਦੀ ਮੰਗ ਅੰਤਰਰਾਸ਼ਟਰੀ ਪੱਧਰ ਤਕ ਵੱਧ ਚੁਕੀ ਹੈ l ਇਸ ਕਰਕੇ ਪੰਜਾਬ ਰਾਜ ਦੇ ਵਿਚ ਇੱਕ ਜ਼ਿਲਾ ਹੈ ਫਾਜ਼ਿਲਕਾ, ਓਥੇ ਇਹ ਕਿਹਾ ਜਾਂਦਾ ਹੈ ਕਿ ਜੋ ਕਪਾਹ ਦੀ ਖੇਤੀ ਹੈ,

ਅੱਪਾਂ ਗੱਲ ਕਰੀਏ ਕਿ ਕਪਾਹ ਦੀ ਖੇਤੀ ਲਈ ਕਿਸ ਪ੍ਰਕਾਰ ਦੀ ਮਿੱਟੀ ਚੰਗੀ ਹੈ, ਤਾ ਉਹ ਹੈ ਕਾਲੀ ਮਿੱਟੀ ਜੋ ਕਿ ਪੰਜਾਬ ਰਾਜ ਦੇ ਫਾਜ਼ਿਲਕਾ ਜ਼ਿਲਾ ਵਿਚ ਪਾਈ ਜਾਂਦੀ ਹੈ ਅਤੇ ਇਸ ਵਿਚ ਉਹ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਪਾਹ ਦੀ ਖੇਤੀ ਦੇ ਲਈ ਬਹੁਤ ਹੀ ਜ਼ਰੂਰੀ ਹਨ ਤੇ ਜੇ ਅੱਪਾਂ ਗੱਲ ਕਰੀਏ ਕੁਜ ਹੋਰ ਫਸਲਾਂ ਦੀ ਅਤੇ ਜਿਵੇ ਬਾਗਵਾਨੀ ਦੀ ਫਸਲ ਹੈ, ਉਹ ਵੀ ਫਾਜ਼ਿਲਕਾ ਜ਼ਿਲੇ ਦੇ ਨਾਲ ਲਗਦੇ ਅਬੋਹਰ ਸ਼ਹਿਰ ਦੇ ਵਿਚ ਬਹੁਤ ਜ਼ਯਾਦਾ ਬਾਗਵਾਨੀ ਕੀਤੀ ਜਾਂਦੀ ਹੈ ਇਥੇ ਜ਼ਆਦਾਤਰ ਕਿੰਨੂੰ ਦੇ ਬਾਗ ਹੀ ਦੇਖਣ ਨੂੰ ਮਿਲਦੇ ਹਨ ਜਿਸ ਕਾਰਣ ਅਬੋਹਰ,

ਇਨਸਾਨ ਨੂੰ ਨਾ ਕੇਵਲ ਫਸਲਾਂ ਦੀ ਹੀ ਪ੍ਰਾਪਤੀ ਹੁੰਦੀ ਹੈ ਬਲਕਿ ਉਸ ਦਾ ਵਾਤਾਵਰਨ ਨੂੰ ਸਾਫ ਕਰਨ ਵਿਚ ਬਹੁਤ ਵੱਡਾ ਅਹਿਮ role ਹੁੰਦਾ ਹੈ l ਜੇਕਰ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਤਾ ਜੋ ਕਿਸਾਨ ਫਸਲਾਂ ਨੂੰ ਉਗਾਉਂਦੇ ਹਨ ਉਹ ਸਿਰਫ ਝੋਨੇ ਅਤੇ ਕਣਕ ਦੀ ਫਸਲ ਉੱਪਰ ਹੀ, ਜ਼ਯਾਦਾ ਜ਼ੋਰ ਦਿੰਦੇ ਹਨ ਉਹ ਦੂਸਰਿਆਂ ਫਸਲਾਂ ਵਲ ਕੋਈ ਧਿਆਨ ਨਹੀਂ ਦਿੰਦੇ ਤਾਂਕਿ ਉਹ ਇਹ ਸੋਚਦੇ ਹਨ ਕਿ ਦੂਸਰਿਆਂ ਫਸਲਾਂ ਉਗਾਉਣ ਨਾਲ ਕੀਤੇ ਓਹਨਾ ਨੂੰ,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

ਜਮੀਨ ਦਾ ਉਪਜਾਊਪਣ ਬਣਿਆ ਰਹੇ ਤਾ ਤੁਸੀਂ ਇਸ ਬਾਰੇ ਕਿਸਾਨਾਂ ਨੂੰ ਕੀ ਇਹ ਸੁਝਾਵ ਦੇਣਾ ਚਾਹੋਗੇ ਕਿ ਕਿਸਾਨਾਂ ਨੂੰ ਝੋਨੇ ਕਣਕ ਦੀ ਫਸਲ ਦੇ ਅਲਾਵਾ ਕੁਜ ਹੋਰ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਸ ਨਾਲ ਕਿ ਜਮੀਨ ਦਾ ਉਪਜਾਊਪਣ ਬਣਿਆ ਰਹੇ ਅਤੇ ਉਸ ਵਿਚ ਵੱਧ ਫਸਲਾਂ ਉਗਾਉਣ ਦੀ ਸਮਰਥਾ,

ਕਿਸਾਨਾਂ ਨੂੰ,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 ਫਸਲਾਂ ਇੱਕੋ ਜਹੀਆਂ ਬੀਜਦੇ ਰਹੇ ਤਾਂ, ਇਹ ਹੁੰਦਾ ਹੈ ਕਿ ਫਸਲਾਂ ਦਾ ਉਪਜਾਊਪੁਣ ਘਟ ਜਾਂਦਾ ਹੈ ਅਤੇ ਫਸਲਾਂ ਦੀ ਪੈਦਾਵਾਰ

ਕਾਫੀ ਜ਼ਯਾਦਾ ਗਿਰਾਵਟ ਆ ਜਾਂਦੀ ਹੈ ਪਰ ਕਿਸਾਨ ਇਸ ਫਸਲੀ ਚੱਕਰ ਨੂੰ ਛੱਡ ਵੀ ਨਹੀਂ ਰਹੇ ਇਸ ਦਾ ਕਾਰਣ ਇਹ ਹੈ ਕਿ,

ਇਹ ਦੋ ਫਸਲਾਂ ਅਸੀਂ ਜੋ ਕਿ ਭੋਜਨ ਵਿਚ ਵਰਤਦੇ ਹਾਂ ਇਹਨਾਂ ਤੋਂ ਸਾਨੂੰ ਪੌਸ਼ਟਿਕ ਆਹਾਰ ਜ਼ਯਾਦਾ ਮਾਤਰਾ ਵਿਚ ਵੇਖਣ ਨੂੰ ਮਿਲਦੇ ਹਨ ਕਣਕ ਤੋਂ ਸਾਨੂੰ carbohydrate ਮਿਲਦਾ ਹੈ ਜੋ ਕਿ ਸਾਡੇ ਸਾਰੀਰ ਲਈ ਬਹੁਤ ਹੀ ਜਰੂਰੀ ਹੈ ਅਤੇ ਚਾਵਲ ਤੋਂ ਸਾਨੂੰ calcium ਦੀ ਮਾਤਰਾ ਇਸ ਫਸਲ ਵਿਚ ਭਰਪੂਰ ਪੈ ਜਾਂਦੀ ਹੈ ਇਸ ਕਰਕੇ ਹੀ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਦੋ ਫਸਲਾਂ ਦੀ ਮੰਗ ਜ਼ਯਾਦਾ ਹੈ ਮੈਂ ਕਿਸਾਨਾਂ ਨੂੰ ਇਹ ਸੁਝਾਹ ਦੇਣਾ ਚਾਹੰਦਾ ਹਾਂ ਕਿ ਓਹਨਾ ਨੂੰ ਇਹ ਦੋ ਫਸਲਾਂ ਦੇ ਨਾਲ ਨਾਲ, ਜੇਕਰ ਆਪਣੀ ਆਮਦਨ ਵਿਚ ਵਾਧਾ ਕਰਨਾ ਹੈ ਤਾ ਓਹਨਾ ਨੂੰ ਇੱਕ ਹੋਰ ਫਸਲ ਇਸ ਵਿਚ ਸ਼ਾਮਲ ਕਰ ਦੇਣੀ ਚਾਹੀਦੀ ਹੈ ਉਹ ਹੈ ਆਲੂ ਦੀ ਫਸਲ, ਆਲੂ ਦੀ ਫਸਲ ਨੂੰ ਅਸੀਂ ਸਬਜ਼ੀ ਦੇ ਤੌਰ ਤੇ ਵਰਤਦੇ ਹਾਂ ਇਸ ਦਾ ਸਮਾਂ ਅਸਲ ਵਿਚ ਬਿਜਾਈ ਦਾ ਅਕਤੂਬਰ, ਨਵੰਬਰ ਵਿਚ ਹੁੰਦਾ ਹੈ ਅਤੇ ਇਹ ਕਟਾਈ ਤਕਰੀਬਨ ਨੱਬੇ ਦਿਨ ਬਾਅਦ ਹੋ ਜਾਂਦੀ ਹੈ ਆਲੂ ਤੋਂ ਪ੍ਰਤੀ ਏਕੜ ਤਕਰੀਬਨ ਪੰਜਾਹ ਕਵੰਤਲ, ਦੇ ਹਿਸਾਬ ਨਾਲ ਪੈਦਾਵਾਰ ਹੁੰਦੀ ਹੈ ਅਤੇ ਇਸ ਦੇ ਭਾਵ ਵੀ ਬੜੇ ਵਧੀਆ ਹਨ ਕਿਸਾਨ ਆਲੂ ਦੀ ਫਸਲ ਦੇ ਨਾਲ ਨਾਲ,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 ਬੜੇ ਵਧੀਆ ਉਤਪਾਦਾਂ ਦੇਣ ਵਾਲੀ ਹੈ ਉਹ ਹੈ, ਮੱਕੀ ਦੀ ਫਸਲ ਮੱਕੀ ਦੀ ਫਸਲ ਨੂੰ ਪੂਰੇ ਭਾਰਤ ਵਿਚ

ਵਰਤਿਆ ਜਾਂਦਾ ਹੈ ਇੱਕ ਸੋਧ ਵਿਚ ਇਹ ਪਤਾ ਲਗਿਆ ਹੈ ਕੀ, ਸਾਲ ਦੋ ਹਜ਼ਾਰ ਸਤਾਰਾਂ ਅਠਾਰਾਂ ਵਿਚ ਤਕਰੀਬਨ ਇੱਕ ਸੌ ਚੌਦਾਂ ਹਜ਼ਾਰ ਹੱਕਤਾਯੇਰ ਵਿਚ ਬੀਜੀ ਗਈ ਸੀ ਅਤੇ ਇਸ ਦਾ ਝਾੜ ਸੈਂਤੀ ਕਵੰਤਲ, ਪ੍ਰਾਪਤ ਹੋਇਆ ਹੈ l ਇਹ ਖੋਜ ਪੰਜਾਬ agricultural university ਲੁਧਿਆਣਾ ਵੱਲੋਂ ਇੱਕ ਮੱਕੀ ਦੀ ਫਸਲ ਉੱਪਰ ਸੀ ਪਰ ਹੁਣ ਤਾ ਮੱਕੀ ਦੀਆਂ ਬੜੀਆਂ ਵਧੀਆ ਬੀਜ ਆ ਚੁੱਕੇ ਹਨ ਅਤੇ ਕਿਸਾਨਾਂ ਨੂੰ ਇਸ ਤੋਂ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਹੈ ਮੱਕੀ ਦੀ ਫਸਲ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 ਜਹਿਰੀਲੀ ਜਾ ਨਦੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਿਸਾਨਾਂ ਨੂੰ ਇਹ ਜ਼ਹਿਰੀਲੇ ਪ੍ਰਦਾਰਥ ਕਰਨ ਦੇ ਬਜਾਏ ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਦੇਸੀ ਖਾਦਾਂ ਨਾਲ ਇਹ ਹੁੰਦਾ ਹੈ ਕੀ ਇੱਕ ਤਾਂ ਮਿੱਟੀ ਦਾ ਉਪਜਾਊਪੁਣਾ ਬਣਿਆ ਰਹਿੰਦਾ ਹੈ ਅਤੇ ਕਿਸਾਨਾਂ ਨੂੰ ਇਸ ਤੇ ਖਰਚਾ ਵੀ ਘਟ ਹੁੰਦਾ ਹੈ ਮੈਂ ਤੁਹਾਡੇ ਤੋਂ ਇਹ ਰਾਏ ਲੈਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਮੱਕੀ ਦੀ ਫਸਲ ਦੇ ਨਾਲ ਨਾਲ ਹੋਰ ਕਿਹੜੀਆਂ ਫਸਲਾਂ ਇਸ ਫਸਲੀ ਚੱਕਰ ਤੋਂ ਬਚਨ ਦੇ ਲਈ ਅਪਣਾਉਣੀਆਂ ਚਾਹੀਦੀਆਂ ਹਨ ਜੇ ਆਪਾਂ ਗੱਲ ਕਰੀਏ ਕਿ ਇਨਸਾਨ ਜੋ ਫਸਲ ਚੱਕਰ ਆਪਣਾ ਰਿਹਾ ਹੈ, ਉਸ ਵਿਚ ਕਿਸਾਨ ਨੂੰ ਕੁਛ ਅਜਿਹੀਆਂ ਫਸਲਾਂ ਲਿਆਉਣੀਆਂ ਚਾਹੀਦੀਆਂ ਹਨ ਜਿਸ ਨਾਲ ਕੀ ਜਮੀਨ ਦਾ ਉਪਜਾਊਪਣ ਬਣਿਆ ਰਹੇ ਓਹਨਾ ਦੇ ਵਿਚੋਂ ਜੇ ਆਪਾਂ ਗੱਲ ਕਰੀਏ ਤਾ ਕੁਛ,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

ਦੂਸਰਾ ਜੇ ਮੂੰਗੀ ਦੀ ਫਸਲ ਦੀ ਰਹਿੰਦ ਖੂੰਦ ਨੂੰ ਕਿਸਾਨ ਆਪਣੀ ਜਮੀਨ ਦੇ ਵਿਚ ਹਲ ਦੀ ਸਹਾਇਤਾ ਨਾਲ ਵਾਹ ਦਿੰਦੇ ਹਨ ਜਿਸ ਨਾਲ ਕਿ, ਇਹ ਇੱਕ ਤਰ੍ਹਾਂ ਦੀ ਰੂੜੀ ਖਾਦ ਦੀ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

ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ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 ਉਪਜਾਊਪੁਨ ਹੈ ਉਹ ਬਣਿਆ ਰਹਿਣਾ ਹੈ ਇਸ ਤੋਂ ਅਲਾਵਾ ਇੱਕ ਹੈ compost ਖਾਦ ਜਿਸ ਵਿਚ ਕਿ ਹੁੰਦਾ ਹੈ ਕਿ ਕਿਸਾਨ ਜੋ ਆਪਣੀ ਫਸਲ ਦੇ ਵਿਚ ਰਹਿੰਦ ਖੂੰਦ ਬਚਦੀ ਹੈ ਉਸਨੂੰ ਇੱਕ ਟੋਏ ਦੇ ਵਿਚ ਪੁੱਟ ਕੇ ਨੱਪ ਦਿੰਦੇ ਹਨ ਅਤੇ ਉਹ ਤਿੰਨ ਚਾਰ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ ਉਹ ਬਾਅਦ ਵਿਚ ਆਪਣੀ ਜਮੀਨ ਦੇ ਵਿਚ ਪਾ ਦਿੰਦੇ ਹਨ ਇਸ ਦੇ ਅਲਾਵਾ